ਬਿਰਦਾਂ ਦੇ ਕੋਲ ਜਾ ਕੇ ਬੈਠ ਗਿਆ। ਹਵਾ ਚੱਲਣ ਦੇ ਨਾਲ ਹੀ ਦਰੱਖਤਾਂ ਦੇ ਉਸ ਦੇ ਵੱਲ ਦੇਖ ਕੇ ਝੁਕਾਉਣ ਲੱਗੇ। ਕੋਈ ਕੋਈ ਪੱਤਾ ਦਰਖ਼ਤ ਤੋਂ ਟੁੱਟਣ ਦਾ ਸੁਹੇਲ ਨੂੰ ਬੜਾ ਹੀ ਦੁੱਖ ਲੱਗਦਾ ਤੇ ਉਹਨੂੰ ਬਚਾਉਣ ਲੱਗ ਜਾਂਦਾ। ਸੁਹੇਲ ਦਰੱਖਤਾਂ ਦੇ ਪੱਤਿਆਂ ਨੂੰ ਦੇਖਣ ਲੱਗਿਆ, ਤੇ ਖੁਸ਼ੀ ਵਿਚ ਇੱਧਰ ਉੱਧਰ ਝੂੰਮਦੇ ਹੋਏ ਸੁਹੇਲ ਨੇ ਫੇਰ ਜ਼ੇਬ ਚੋ ਮੂੰਗਫਲੀ ਕੱਢੀ। ਅਤੇ ਆਸੇ ਪਾਸੇ ਬਹਿ ਕੇ ਖਾਣ ਲੱਗਿਆ। ਉਹਨੂੰ ਲੱਗਦਾ ਕਿ ਜਿਵੇਂ ਉਹ ਥੱਕ ਗਿਆ ਸੀ। ਉਸ ਨੂੰ ਖੰਘਣ ਦੇ ਇੱਕ ਇਸ ਰੁੱਖ ਦੇ ਉਪਰ ਅਤੇ ਜਿਵੇਂ ਬੋਲੀ ਹੋਵੇ, ਉਹ ਉਸ ਨੂੰ ਵੇਖਣ ਲੱਗਿਆ। ਕਿ ਕੁੱਝ ਹੋਰ ਨਾ ਕਾਟੋਂ ਦੇ ਵਿਚ ਦੋ ਚਾਰ ਗਿਲਟੀਆਂ ਸੁੱਟ ਦਿੱਤੀਆਂ, ਕਾਟੋਂ ਆਪਣੇ ਨਿੱਕੇ ਨਿੱਕੇ ਦੰਦਾਂ ਦੇ ਨਾਲ

ਬੋਲਦੇ ਬੋਲਦੇ ਕੁੱਛ ਬੁਰਕਾਂ, ਗਿਰਦਾਂ ਦੇ ਨਾਲ ਹੀ ਉੱਪਰ ਆਏ ਅਤੇ ਉਹ ਗਿਰੀਆਂ ਖਾਣ ਲੱਗੇ। ਕਾਟੋਂ ਗੋਟੀਆਂ ਦੇ ਮਗਰ ਪੈ ਜਾਂਦੀ ਤਾਂ ਕਿ ਗੋਟੀਆਂ ਓਦਾਂ ਪਰ ਗੋਟੀਆਂ ਉਡ ਕੇ ਫੇਰ ਉੱਥੇ ਹੀ ਫੱਸ ਜਾਂਦੀਆਂ। ਨਾ ਕਾਟੋਂ ਲੈਣ, ਨਾ ਇਹਨਾ ਨੂੰ ਦਿਖਾਉਣ, ਸੁਹੇਲ ਨੇ ਹੋਰ ਗਿਰੀਆਂ ਸੁਟੀਆਂ ਤਾਂ ਕਿ ਉਹ ਥੋੜੀਆ ਜਿਹੀਆ ਜਾਂ ਖਾਣ। ਹੁਣ ਸੁਹੇਲ ਥੱਕਦੇ ਥੱਕਦੇ ਉਹਨਾ ਵੱਲ ਵੇਖ ਰਿਹਾ ਸੀ। ਫੇਰ ਪੰਛੀ ਨਾਲ ਖੇਡਣ ਲੱਗ ਗਿਆ। ਪੰਛੀ ਵੀ ਸੁਹੇਲ ਤੋਂ ਡਰਦੇ ਨਹੀਂ ਸੀ। ਦੇਖਦੇ ਹੀ ਦੇਖਦੇ ਸਾਰੇ ਪੰਛੀ ਉੱਡ ਗਏ। ਸੁਹੇਲ ਨੇ ਆਲੇ ਦੁਆਲੇ ਚੁੱਪ ਕਰਕੇ ਸੁਹੇਲ ਨੇ ਦੇਖਿਆ ਕਿ ਬਿੱਲੀ ਕੰਧ ਦੇ ਉੱਪਰ ਲੰਘੀ ਜਾ ਰਹੀ ਸੀ। ਪੰਛੀ ਦੇ ਜਾਣ ਬਾਅਦ ਸੁਹੇਲ ਉਦਾਸ ਹੋ ਗਿਆ। ਤਾਂ ਉਹਨਾ ਨੇ ਪੁੱਛਿਆ ਕਿ ਤੂੰ ਉਦਾਸ ਕਿਓਂ ਹੈ, ਨਿੱਕੇ ਦੋਸਤ, ਇੱਕ ਆਵਾਜ਼ ਆਈ, ਉਹਨੇ ਕਿਹਾ ਕੌਣ, ਮੈਂ ਕਿਹਾ ਤੇਰੇ ਸਾਹਮਣੇ ਹੀ ਹਾਂ ਇੱਕ ਕਮਾਲਦਾਰ ਗੁਲਾਬ। ਜਿਵੇਂ ਕੋਈ ਕਮਜ਼ੋਰ ਇਹੋ ਜਿਹਾ ਆਵਾਜ਼ ਦੇ ਰਿਹਾ ਸੀ। ਉਹਨੇ ਕਿਹਾ ਤੂੰ ਬਿਮਾਰ ਤਾਂ ਨਹੀਂ ਹੈ, ਤੈਂਨੂੰ ਕੀ ਹੋਇਆ ਹੈ, ਜਿਹੜਾ ਤੁਸੀਂ ਘਰੇ ਗੋਟੀਆਂ ਛੁਪਾ ਜਾਂਦੇ ਹੋ, ਸੁਹੇਲ ਨੇ ਕਿਹਾ, ਦੇ ਨਾਂ ਤਾਂ ਪਤਾ ਹੀ ਸੀ, ਅੱਛਾ, ਤੂੰ ਪੌਦਿਆਂ ਨੂੰ ਦੇਖਣ ਆਇਆ ਹੈਂ, ਪਾਪਾ ਨੇ ਸੁਹੇਲ ਤੇ ਹੱਥ ਚੁੱਕੇ ਅਤੇ ਉਹਨੂੰ ਦੇਖਣ ਲੱਗ ਗਿਆ, ਹਾਂ, ਹਾਂ, ਇਹ ਭਲਾ ਕੀ ਕੰਮ ਹੈ, ਨਾਲੇ ਫੁੱਲਾਂ ਨੂੰ ਮੰਡਵਾ ਤੌਰ ਤੇ ਤਿੱਤਲੀਆਂ ਵਿੱਚ ਹੀ ਕਰਿਆ ਜਾਂਦਾ ਹੈ। ਤਿੱਤਲੀਆਂ ਨੂੰ ਵੀ ਸੁਹੇਲ ਨੂੰ ਖੇਡਣਾ ਆ ਗਿਆ। ਸੁਹੇਲ ਇਹਨਾਂ ਸਾਰਿਆਂ ਦੇ ਨਾਲ ਖੇਡਣ ਵਿਚ ਰੁੱਝ ਗਿਆ। ਅੱਜ ਐਨਾ ਦੇਰ ਭੁੱਖ ਪਿਆਸ ਨਹੀਂ ਲੱਗੀ ਕਿ ਪਤਾ ਹੀ ਨਹੀਂ ਲੱਗਿਆ, ਕਦੋਂ ਦੋ ਤਿੰਨ ਘੰਟੇ ਬੀਤ ਗਏ। ਆਹ ਗੁਲਾਬ ਖਿੜ੍ਹ ਗਿਆ ਅਤੇ ਤਿੱਤਲੀਆਂ ਵੀ ਗੁਲਾਬ ਤੇ ਮੁਸਕਰਾਉਣ ਲੱਗੀਆਂ। ਮੁਸਕਰਾਉਂਦੇ, ਮੁਸਕਰਾਉਂਦੇ ਉਹਨਾ ਨੇ ਦੇਖਿਆ ਕਿ ਇਥੇ ਤਾਂ ਬਹੁਤ ਹੀ ਪ੍ਰਕਾਰ ਦੇ ਫੁੱਲ ਹਨ।

ਉਨ੍ਹਾਂ ਨੇ ਕਿਹਾ ਕਿ ਫੁੱਲਾਂ ਨੂੰ ਪਾਣੀ ਦੇਣਾ ਵੀ ਬਹੁਤ ਹੀ ਮਹੱਤਵਪੂਰਨ ਕੰਮ ਹੈ। ਹਰ ਹੈ। ਸੁਹੇਲ ਭੱਜ ਕੇ ਨਿੱਕੀ ਜਿਹੀ ਗਲਾਸੀ ਚੋਂ full ਭਰ ਕੇ ਪਾਣੀ ਲੈ ਕੇ ਆਇਆ ਤਾਂ ਉਹਨੇ ਕਿਹਾ ਸ਼ਾਬਾਸ਼ ਤੈਂਨੂੰ ਬਿਮਾਰ ਹੋਏ ਨੂੰ ਕਿੰਨੇ ਦਿਨ ਹੋ ਗਏ ਹਨ। ਇਹੋ ਜਿਹੀਆਂ ਗੱਲਾਂ ਨਹੀਂ ਪੁੱਛਣੀਆਂ ਚਾਹੀਦੀਆਂ। ਤੇਰੇ ਨਾਲ ਸਾਥੀ ਜਾਗ ਗਏ, ਹੋਰ ਕੀ, ਪਾਣੀ ਨਹੀਂ ਪਾਏਂਗਾ, ਉਹਨੇ ਕਿਹਾ ਤੂੰ ਚਿੰਤਾ ਨਾ ਕਰ, ਮੈਂ ਹੋਰ ਪਾਣੀ ਲੈ ਕੇ ਆਉਂਦਾ ਹਾਂ। ਸੁਹੇਲ ਫੇਰ ਗਲਾਸੀ ਜਿਉਂ ਨਿਕਲਿਆ ਅਤੇ ਲੱਗ ਪਿਆ। ਸੁਹੇਲ ਰੋਟੀ ਖਾ ਕੇ ਬੇਟਾ, ਸੁਹੇਲ ਦੇਖ , ਨਹੀਂ ਪਾਪਾ ਮੈਂਨੂੰ ਭੁੱਖ ਨਹੀਂ ਹੈ। ਸੁਹੇਲ ਪਾਪਾ ਵੱਲ ਬਿਨਾ ਦੇਖੇ ਗੁਲਾਬ ਦੇ ਵੱਲ ਫੁੱਲ ਤੋੜਨ ਤੁਰ ਪਿਆ। ਇਹ ਪਾਣੀ ਕਿਸ ਨੂੰ ਦੇਖਣ ਚੱਲਿਆਂ ਹੈਂ। ਤੇਰੇ ਦੂੱਜੇ ਹੱਥ ਚ ਕੀ ਹੈ। ਉਹਨੇ ਕਿਹਾ ਕਿ ਮੈਂ ਨੇੜੇ ਹੀ ਜਾ ਕੇ ਆਇਆ, ਜਿਹੜੇ ਤੁਸੀਂ ਖੱਡ ਦੇ ਵਿੱਚ ਬੂਟੇ ਲਾਉਂਦੇ ਹੋ। ਉਹਨਾ ਦਾ ਬਹੁਤ ਹੀ ਜਿਆਦਾ ਮਹੱਤਵਪੂਰਨ ਹੁੰਦਾ ਹੈ। ਅੱਛਾ ਉਹਨੇ ਇਹ ਪੁੱਛਦਿਆਂ ਹੀ ਕਿਹਾ ਕਿ ਇਹਨਾ ਨੂੰ ਭੁੱਖ ਪਿਆਸ ਨਹੀਂ ਲੱਗਦੀ, ਤੁਸੀਂ ਇਹ ਚੰਗਾ ਕੰਮ ਕੀਤਾ ਹੈ। ਹਾਂ, ਭਲੇ ਦਾ ਹੀ ਕੰਮ ਹੈ, ਫੁੱਲਾਂ ਨੂੰ ਤੋੜਨਾ ਬਹੁਤ ਹੀ ਵੱਡਾ ਗੁਨਾਹ ਮੰਨਿਆ ਜਾਂਦਾ ਹੈ, ਆਹ ਗੁਲਾਬ ਖਿੜਿਆ ਹੋਇਆ ਹੈ। ਤਿੱਤਲੀ ਗੁਲਾਬ ਤੇ ਮੰਡਰਾਉਂਦੀ ਹੈ ਅਤੇ ਉਸਦੇ ਆਲੇ ਦੁਆਲੇ ਹੀ ਘੁੰਮਦੀ ਰਹਿੰਦੀ ਹੈ। ਲੈ ਤੂੰ ਤੇ ਕੀ ਲੈ ਕੇ ਆਇਆ ਹੈ, ਕਾਟੋ ਆਪਣੇ ਨਿੱਕੇ ਨਿੱਕੇ ਦੰਦਾਂ ਨਾਲ, ਨਾਲ, ਗਿਰੀਆਂ ਖਾਣ ਲੱਗੀ। ਸੁਹੇਲ ਇੱਕ ਗਿਰੀ ਆਪਣੇ ਮੂੰਹ ਵਿਚ ਪਾਉਂਦਾ ਅਤੇ ਦੋ ਤਿੰਨ ਕਾਟੋਂ ਦੇ ਅੱਗੇ ਸੁੱਟ ਦਿੰਦਾ ਸੀ। ਦੇਖਦੇ, ਦੇਖਦੇ ਕੁੱਛ ਗੋਟੀਆਂ ਦੇ ਉਪਰ ਆਇਆ, ਉਹਨੇ ਵੀ ਗਿਰੀਆਂ ਦੇ ਨਾਲ ਖਾਣਾ ਸ਼ੁਰੂ ਕਰ ਦਿੱਤਾ। ਕਾਟੋਂ ਜਿਆਦਾ ਮਗਰ ਪੈ ਜਾਂਦੀ ਤਾਂ ਕਿ ਗੋਟੀਆਂ ਉੱਡ ਜਾਣ, ਪਰ ਗੋਟੀਆਂ ਉੱਡ ਕੇ ਫੇਰ ਉੱਥੇ ਹੀ ਆ ਜਾਂਦੀਆਂ। ਨਾ ਕਾਟੋਂ ਲੜਦੀ ਤੇ ਨਾ, ਉਹਦੇ ਤੋਂ ਕੁੱਛ ਪੁੱਛਦੀ, ਤੂੰ ਉਦਾਸ ਕਿਉਂ ਹੈ ਨਿੱਕੇ ਦੋਸਤ, ਉਹਨੇ ਇਧਰ ਉਧਰ ਦੇਖਿਆ ਤੇ ਪੁੱਛਿਆ ਕਿ ਇਹ ਆਵਾਜ਼ ਕਿਥੋਂ ਆ ਰਹੀ ਹੈ। ਕਿਤੇ ਤੂੰ ਬਿਮਾਰ ਤਾਂ ਨਹੀਂ। ਹੋਰ ਦੱਸ ਤੂੰ ਕੀ ਚਾਹੁੰਦਾ ਹਾਂ, ਉਹਨੇ ਕਿਹਾ ਸ਼ਾਬਾਸ਼, ਤੈਂਨੂੰ ਬਿਮਾਰ ਹੋਏ ਨੂੰ ਕਿੰਨੇ ਦਿਨ ਹੋਏ ਹਨ, ਅਜਿਹਾ ਕੋਈ ਤਾਂ ਨਹੀਂ, ਜਿਹਦੇ ਕੋਲ ਤਿੰਨ ਦਿਨ

ਮੈਂ ਹੋਰ ਪਾਣੀ ਲੈ ਕੇ ਆਉਂਦਾ ਹਾਂ। ਸੁਹੇਲ ਫੇਰ ਗਲਾਸੀ ਚੁੱਕ ਕੇ ਲਿਆਇਆ। ਪਿਉ ਨੇ ਕਿਹਾ ਕਿ ਰੋਟੀ ਖਾ ਲੈ ਬੇਟਾ ਨਹੀਂ ਪਾਪਾ ਮੈਂਨੂੰ ਭੁੱਖ ਨਹੀਂ ਹੈ ਆਹ ਪਾਣੀ ਤੁਸੀਂ ਪੀ ਲਉ ਅਤੇ ਮੈਂ ਇਹ ਵਾਲਾ ਪਾਣੀ ਬੁੱਟਿਆਂ ਨੂੰ ਪਾ ਆਉਂਦਾ ਹਾਂ। ਜਿਵੇਂ ਸਾਨੂੰ ਭੁੱਖ ਲੱਗਦੀ ਹੈ ਅਤੇ ਨਾਲ ਨਾਲ ਹੀ ਪੇੜਾਂ-ਪੌਦਿਆਂ ਨੂੰ ਵੀ ਭੁੱਖ ਲੱਗਦੀ ਹੈ। ਸਾਡੇ ਸ਼ਰੀਰ ਦੇ ਨਾਲ ਨਾਲ ਉਹਨਾ ਦਾ ਵੀ ਪਾਲਣ ਪੋਸ਼ਣ ਕਰਨਾ ਜਰੂਰੀ ਹੁੰਦਾ ਹੈ। ਉਹਨਾ ਦੀ ਦੇਖ ਭਾਲ ਇੱਕ ਨਿੱਕੇ ਜਵਾਕ ਵਾਂਗੂ ਕਰਨੀ ਚਾਹੀਦੀ ਹੈ। ਉਹ ਸਾਡੇ ਸ਼ਰੀਰ ਅਤੇ ਵਾਤਾਵਰਨ ਲਈ ਬਹੁਤ ਜਰੂਰੀ ਹੈ।

ਕਿ ਬੂਟਿਆਂ ਦੇ ਵੇਲੇ ਖੇਡਣ ਆ ਗਏ ਗਿਰੀਆਂ, ਸੁਹੇਲ ਉਹਨਾ ਸਾਰੀਆਂ ਦੇ ਖੇਡਣ ਵਿੱਚ ਰੁੱਝ ਗਿਆ। ਅੱਜ ਹੀ ਇਹਨਾ ਨੂੰ ਭੁੱਖ ਪਿਆਸ ਨਹੀਂ ਲੱਗ ਰਹੀ ਸੀ। ਪਤਾ ਤਾਂ ਨਹੀਂ ਲੱਗਿਆ ਕਿ ਦੋ ਤਿੰਨ ਘੰਟੇ ਬੀਤ ਗਏ। ਉਹ ਗੁਲਾਬ ਖਿੜ੍ਹ ਗਿਆ। ਪਾਣੀ ਦਿੰਦੇ ਹੀ ਉਹ ਗੁਲਾਬ ਠੀਕ ਹੋ ਗਿਆ। ਤਿੱਤਲੀ ਉਹ ਗੁਲਾਬ ਤੇ ਆਈ ਅਤੇ ਉਹਨੂੰ ਸ਼ਕਰੀਆ ਕਰਨ ਲੱਗੀ। ਸੁਹੇਲ ਸਾਰੇ ਉੱਪਰ ਪਹੁੰਚ ਗਏ। ਗੁਲਾਬ ਫੇਰ ਆਪਣੇ ਖੇੜ੍ਹੇ ਸੀ। ਹਰ ਪਾਸੇ ਖ਼ਾਮੋਸ਼ੀ ਖਿਲਾਰ ਦਿੰਦਾ ਸੀ। ਇੱਕ ਇਕੱਲਾ ਇਹੋ ਜਿਹਾ ਸੀ, ਕਿ ਉਹਦੇ ਕੋਲ ਆ ਕੇ ਬੈਠ ਗਿਆ। ਉਰੇ ਆ ਸੁਹੇਲ ਤੂੰ ਮੇਰਾ ਸੱਚਾ ਆੜੀ ਹੈਂ। ਗੁਲਾਬ ਨੇ ਮੰਨ ਭਰ ਲਿਆ ਅਤੇ ਕਿਹਾ ਹਾਂ ਤੂੰ ਵੀ ਮੇਰਾ ਪੱਕਾ ਆੜੀ ਹੈ। ਸੁਹੇਲ ਨੇ ਗੁਲਾਬ ਤੇ ਨਿੱਕੇ ਨਿੱਕੇ ਹੱਥ ਫੇਰਦਿਆਂ ਕਿਹਾ, ਜਿਉਂਦਾ ਰਹਿ ਮੇਰੇ ਸੁਹੇਲ, ਤੂੰ ਸਾਡੇ ਸਾਥੀ ਪੌਦੇ ਦੀ ਜਾਨ ਬਚਾਈ। ਅਤੇ ਬਿਰਖਾਂ-ਬੂਟਿਆਂ ਨੂੰ ਲਗਾਅ ਦੇ ਵਿੱਚ ਦਵਾਈ ਲਾ ਦਿੱਤੀ। ਸੁਹੇਲ ਰੋਟੀ ਖਾ ਲੈ ਬੇਟਾ, ਪਾਪਾ ਨੇ ਸੁਹੇਲ ਨੂੰ ਦੇਖ ਕੇ ਆਵਾਜ਼ ਦਿੱਤੀ, ਨਹੀਂ ਮੈਂਨੂੰ ਭੁੱਖ ਨਹੀਂ ਹੈ। ਅਜਿਹੇ ਅਜਿਹੇ ਬੂਟਿਆਂ ਦੇ ਉੱਪਰ ਤੁਸੀਂ ਹੀ ਖਾਉ, ਮੈਂ ਮੈਂ ਚੰਗਾ ਨਹੀਂ ਲੱਗਦਾ, ਤੁਹਾਡੇ ਤੋਂ ਬਿਨਾ ਇਸਨੂੰ ਖਾਂਦਾ ਹੋਇਆ। ਕਾ ਤੋਂ ਆਪਣੇ ਨਾਲ ਨਾਲ ਨਿੱਕੇ ਨਿੱਕੇ ਦੰਦਾਂ ਦੇ ਵਿੱਚ ਉਸ ਨੂੰ ਖਾਣ ਲੱਗੀ। ਸੁਹੇਲ ਇੱਕ ਗਿਰੀ ਖੁਦ ਖਾ ਰਿਹਾ ਸੀ ਤੇ ਬਾਕੀ ਥੋੜੀ ਜਿਹੀਆਂ ਆਪਣੇ ਨਾਲ ਦੀਆਂ ਤਿੱਤਲੀਆਂ ਅਤੇ ਗਿਰਗਿਟ ਨੂੰ ਖਵਾ ਰਿਹਾ ਸੀ। ਨਾ ਕਾਟੋ ਉਸ ਦੇ ਵੱਲ ਵੇਖਦੀ ਅਤੇ ਨਾ ਹੀ ਇਨ੍ਹਾਂ ਨੂੰ ਖਾਣ ਦਾ ਮੌਕਾ ਮਿਲਦਾ। ਹੁਣ ਸੁਹੇਲ ਵੀ ਖੇਡਾਂ ਦੇ ਵੱਲ ਉੱਡਣ ਲੱਗ ਗਿਆ। ਮੇਰਾ ਨਾਂ ਜਸਵਿੰਦਰ ਸਿੰਘ ਅੱਜ ਤੁਹਾਨੂੰ ਬੱਸ ਕੰਡਕਟਰ ਬਾਰੇ ਦੱਸਾਂਗੇ, ਦਲੀਪ ਕੌਰ ਟਿਵਾਣਾ ਦਾ ਜਨਮ ਚਾਰ ਮਈ ਉੱਨੀ ਸੌ ਪੈਂਤੀ ਈਸਵੀ ਨੂੰ ਪਿੰਡ ਰੱਬੋ ਵਿਖੇ ਪਿਤਾ ਸ਼੍ਰੀ ਕਾਕਾ ਸਿੰਘ ਦੇ ਘਰ ਮਾਤਾ ਚੰਦਰ ਕੌਰ ਦੀ ਕੁੱਖੋਂ ਹੋਇਆ। ਛੋਟੀ ਉਮਰੇ ਹੀ ਇਹਨਾਂ ਦੀ ਭੂਆਂ ਇਹਨਾਂ ਨੂੰ ਪਟਿਆਲੇ ਲੈ ਗਈ ਜਿੱਥੇ ਇਹਨਾਂ ਨੇ ਉੱਨੀ ਸੌ ਪਚਵੰਜਾਂ ਵਿੱਚ M. A. ਪਾਸ ਕੀਤੀ। ਸਰਕਾਰੀ college ਧਰਮਸ਼ਾਲਾ ਵਿੱਖੇ lecturer ਦੀ ਨੌਕਰੀ ਕਰਨ ਤੋਂ ਬਾਅਦ ਉੱਨੀ ਸੌ ਤਰੇਂਹਠ ਈਸਵੀ ਵਿੱਚ ਪੰਜਾਬੀ University ਪਟਿਆਲਾ ਦੇ ਪੰਜਾਬੀ ਵਿਭਾਗ ਵਿੱਚ ਬਤੌਰ lecturer, reader, professor ਅਤੇ Dean ਦੀਆਂ ਸੇਵਾਵਾਂ ਨਿਭਾ ਕਿ ਇੱਥੋਂ ਹੀ ਇਹ ਸੇਵਾ ਮੁਕਤ ਹੋਏ। ਅੱਜਕੱਲ ਇਹ ਪੰਜਾਬੀ University ਪਟਿਆਲਾ ਦੇ life-fellow ਉਹਨਾਂ ਨੇ ਆਪਣਾ ਸਾਹਿਤਕ ਜੀਵਨ ਕਹਾਣੀਆਂ ਲਿਖਣ ਨਾਲ ਸ਼ੁਰੂ ਕੀਤਾ। ਇੱਕੀ ਸਾਲ ਦੀ ਉਮਰ ਵਿੱਚ ਇਹਨਾਂ ਦਾ ਪਹਿਲਾ ਕਹਾਣੀ ਸੰਗ੍ਰਹਿ ਪ੍ਰਬਲ ਸਾਧਨਾ, ਵੈਦਨਾ ਤੂੰ ਭਰੀਂ ਹੁੰਗਾਰਾ ਆਦਿ, ਇਨ੍ਹਾਂ ਦੇ ਕਹਾਣੀ ਸੰਗ੍ਰਹਿ ਛਪ ਚੁੱਕੇ ਹਨ। ਇਸ ਤੋਂ ਇਲਾਵਾ ਇਨ੍ਹਾਂ ਨੇ ਨਾਵਲ, ਸਵੈ-ਜੀਵਨੀ ਸਾਹਿਤਕ ਜੀਵਨੀ ਵੀ ਲਿਖੀਆਂ। ਦਲੀਪ ਕੌਰ ਟਿਵਾਣਾ ਨੂੰ ਭਾਰਤ ਸਰਕਾਰ ਵੱਲੋਂ ਪਦਮ ਸ੍ਰੀ ਅਤੇ ਪੰਜਾਬ ਸਰਕਾਰ ਵੱਲੋਂ ਪੰਜਾਬੀ ਸਾਹਿਤ ਰਤਨ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ। ਦੇਸ਼ਾਂ-ਵਿਦੇਸ਼ਾਂ ਤੋਂ ਵੀ ਕਾਫ਼ੀ ਸਨਮਾਨ ਮਿਲੇ। ਡਾ. ਦਲੀਪ ਕੌਰ ਟਿਵਾਣਾ ਪੰਜਾਬੀ ਸਾਹਿਤ ਅਕਾਦਮੀ ਲੁਧਿਆਣਾ ਦੇ ਪ੍ਰਧਾਨ ਵੀ ਰਹੇ। ਇਨ੍ਹਾਂ ਦੀਆਂ ਬਹੁਤ ਸਾਰੀਆਂ ਪੁਸਤਕਾਂ ਹੋਰ ਭਾਸ਼ਾਵਾਂ ਵਿੱਚ ਅਨੁਵਾਦ ਹੋ ਚੁੱਕੀਆਂ ਹਨ। ਲੇਡੀ ਡਾਕਟਰ ਪਾਲੀ ਦੀ ਬਦਲੀ ਨਾਭੇ ਤੋਂ ਪਟਿਆਲਾ ਦੀ ਹੋ ਗਈ। ਘਰ ਵਾਲੇ ਕੋਸ਼ਿਸ਼ ਕਰ ਰਹੇ ਸਨ ਕਿ ਬਦਲੀ ਰੁਕਾ ਲਈ ਜਾਵੇ। ਜਿਸ ਕਰਕੇ ਉਹ ਪਟਿਆਲੇ ਮਕਾਨ ਲੈ ਕੇ ਰਹਿਣ ਦੀ ਥਾਂ ਵੱਡੇ ਡਾ. ਤੋਂ ਇਜਾਜ਼ਤ ਲੈ ਕੇ ਹਰ-ਰੋਜ਼ ਬੱਸ ਤੇ ਸਵੇਰੇ ਨਾਭੇ ਨੂੰ ਚਲੀ ਜਾਂਦੀ ਤੇ ਆਥਣ ਨੂੰ ਪਰਤ ਆਉਂਦੀ। ਬੱਸਾਂ ਦੀ ਖੜ-ਖੜ, ਗਰਮੀ, ਪਸੀਨਾ, ਭੀੜ ਤੇ ਕੰਡਕਟਰ ਦੀਆਂ ਬੇਹੁਦਾ ਹਰਕਤਾਂ ਬੋਲਾਂ ਤੋਂ ਉਸਦਾ ਜੀਅ ਡਾਹਢਾ ਕਾਹਲਾ ਪੈਂਦਾ। ਪਰ ਕੁਝ ਦਿਨਾਂ ਦੀ ਹੀ ਤੇ ਗੱਲ ਏ ਸੋਚ ਉਹ, ਸਭ ਕੁਝ ਸਾਰ ਲੈਂਦੀ। ਜਿਸ ਦਿਨ ਜੀਤ ਦੀ ਉਸ ਬੱਸ ਤੇ ਡਿਊਟੀ ਹੁੰਦੀ, ਉਹ ਥੋੜ੍ਹੀ ਸੌਖੀ ਰਹਿੰਦੀ। ਕਿਉਂਕਿ ਉਸ ਬੱਸ ਦਾ ਕੰਡਕਟਰ ਬੜਾ ਸਾਊ ਦਿਸਦਾ ਸੀ। ਇਹ ਬੈਗ ਵਾਲੀ ਕੁੜੀ ਕਾਸੇ ਵਿੱਚ ਨੌਕਰੀ ਕਰਦੀ ਇਕ ਦਿਨ ਰੋਜ਼ਾਨਾ ਸਫ਼ਰ ਕਰਨ ਵਾਲੇ ਇੱਕ ਮੁਸਾਫ਼ਰ ਭਾਈ ਨੇ ਜੀਤ ਨੂੰ ਪੁੱਛਿਆ ਆਓ ਜੀ ਡਾਕਟਰਨੀਏ ਵੱਡੀ ਡਾਕਟਰਨੀ

ਰੋਹਬ ਨਹੀਂ ਰਹਿੰਦਾ। ਨਾਲ ਹੀ ਸੀਟ ਤੇ ਬੈਠੇ ਅੱਧਖੜ ਜੇ ਬੰਦੇ ਨੇ ਆਖਿਆ, ਜੀ ਭਾਵੇਂ ਕਿੰਨਾ ਹੀ ਕਮਾਓ, ਘਰਆਲੀਆਂ ਕਾਹਨੂੰ ਆਦਮੀਆਂ ਸਾਹਮਣੇ ਅੱਖਾਂ ਚੁੱਕਦੀਆਂ ਨੇ। ਤੇ ਆਹ ਕੋਈ ਡਾਕਟਰਨੀ। ਮੈਂ ਕਈ ਵਾਰੀ ਪਟਿਆਲੇ ਜਾਂਦਾ ਰਹਿੰਦਾ ਹਾਂ। ਦੇਖੀਏ। ਸਹੁਰੀ ਦੇ ਜਾਣੀ। ਮੂੰਹ ਵਿੱਚ ਬੋਲ ਹੀ ਨੀਂ। ਪਾਲੀ ਵੱਲ ਤੱਕਦਿਆਂ ਸੀਟ ਤੇ ਬੈਠੇ ਸਰਦਾਰ ਨੇ ਆਖਿਆ। ਲੇਡੀ ਡਾਕਟਰ ਪਾਲੀ ਦੀ ਬਦਲੀ ਨਾਭੇ ਤੇੋਂ ਪਟਿਆਲੇ ਹੋ ਜਾਣ ਕਾਰਨ ਉਹ ਵੱਡੇ ਡਾਕਟਰ ਦੀ ਆਗਿਆ ਨਾਲ ਰੋਜ਼ ਸਵੇਰੇ ਨਾਭੇ ਤੋਂ ਪਟਿਆਲੇ ਜਾਂਦੀ ਤੇ ਸ਼ਾਮੀ ਵਾਪਸ ਆ ਜਾਂਦੀ। ਉਸਦੇ ਮਾਪੇ ਯਤਨਸ਼ੀਲ ਸਨ ਕਿ ਬਦਲੀ ਰੁਕਵਾ ਲਈ ਜਾਵੇ। ਤੇ ਇਸੇ ਕਾਰਨ ਉਸਨੇ ਪਟਿਆਲੇ ਮਕਾਨ ਲੈ ਕੇ ਰਹਿਣਾ ਸ਼ੁਰੂ ਨਹੀਂ ਕੀਤਾ ਸੀ।

ਲਈ ਸਹਿਣਾ ਪੈਣਾ ਹੈ। ਇਸ ਲਈ ਉਹ ਸਾਰਾ ਕੁਝ ਸਾਰ ਲੈਂਦੀ ਸੀ। ਜਿਸ ਦਿਨ ਡਾਕਟ ਅਹ ਕੰਡਕਟਰ ਜੀਤ ਉਸ ਬੱਸ ਤੇ ਹੁੰਦਾ ਤਾਂ ਉਹ ਕੁਝ ਸੌਖੀ ਰਹਿੰਦੀ ਸੀ ਕਿਉਂ ਕਿ ਜੀਤ ਬਹੁਤ ਸ਼ਰੀਫ਼ ਜਾਪਦਾ ਸੀ। ਇੱਕ ਦਿਨ ਰੋਜ਼ਾਨਾ ਦੇ ਮੁਸਾਫ਼ਰ ਨੇ ਜੀਤ ਕੋਲੋਂ ਪੁੱਛਿਆ ਕਿ ਇਹ ਬੈਗ ਵਾਲੀ ਕੁੜੀ ਕਿਤੇ ਨੌਕਰੀ ਕਰਦੀ ਏ। ਜੀਤ ਨੇ ਉਸਨੂੰ ਹੌਲੀ ਜਿਹੇ ਕਿਹਾ ਸੀ ਕਿ ਇਹ ਕੁੜੀ

ਅਜੋਕੇ ਦੌਰ ਚ ਤਾਂ ਕੁੜੀਆਂ ਵੀ ਆਦਮੀਆਂ ਨਾਲੋਂ ਵੱਧ ਕਮਾਉਂਦੀਆਂ ਹਨ ਤੇ ਇਸੇ ਕਾਰਨ ਹੀ ਉਹ ਆਦਮੀਆਂ ਦਾ ਰੋਹਬ ਖਤਮ ਹੋ ਗਿਆ ਹੈ।

ਇਹ ਡਾਕਟਰਨੀ ਕੁੜੀ ਬੇਹੱਦ ਸ਼ਰੀਫ਼ ਹੈ ਤੇ ਇਸਦੇ ਮੂੰਹ ਚ ਬੋਲ ਹੀ ਨਹੀਂ ਹੈ। ਇਸੇ ਵੇਲੇ ਜਦੋਂ ਇੱਕ ਗੁਲਾਬੀ ਜਿਹੇ ਕੁੜਤੇ ਵਾਲਾ ਸ਼ੌਕੀਨ ਜਿਹਾ ਮੁੰਡਾ ਜਦੋਂ ਕਹਿੰਦਾ ਹੈ ਕਿ ਹੇ ਪ੍ਰਮਾਤਮਾ ਸਾਡੀ ਵੀ ਕਿਸੇ। ਤਾਂ ਇਹ ਸੁਣ ਜੀਤ ਨੇ ਉਸ ਮੁੰਡੇ ਵੱਲ ਗੁੱਸੇ ਨਾਲ ਵੇਖਿਆ ਕੇ ਕਿਹਾ ਕਿ ਕਿਉਂ ਬਈ ਜਾਣਾ ਚਾਹੁੰਦਾ ਹੈਂ ਜਾਂ ਹੁਣੇ ਬੱਸੋਂ ਹੇਠਾਂ ਲਾਹ ਦੇਵਾਂ।

ਨੂੰ ਫੜਾਉਣ ਲੱਗਦੀ ਹੈ। ਇਸ ਤੇ ਕੰਡਕਟਰ ਆਖਦਾ ਹੈ ਕਿ ਮੇਰੇ ਕੋਲ ਖੁੱਲ੍ਹੇ ਪੈਸੇ ਨਹੀਂ। ਇਸ ਲਈ ਤੂ ਪੈਸੇ ਕੱਲ੍ਹ ਦੇ ਦੇਣਾ। ਇਹ ਕਹਿ ਜੀਤ ਅੱਗੇ ਚਲਾ ਗਿਆ। ਅੱਗੋਂ ਇੱਕ ਬੁੱਢੀ ਨੇ ਵੀ ਹੋਰ ਦਸਾਂ ਦਾ ਨੋਟ ਕੱਢਿਆ। ਮਾਈ ਟੁੱਟੇ ਪੈਸੇ ਨਹੀਂ ਮੇਰੇ ਕੋਲ। ਸਾਢੇ ਦਸ ਆਨੇ ਸਾਰੇ ਭਾੜੇ ਦੇ ਹੁੰਦੇ ਨੇ, ਤੇ ਇਡਾ ਸਾਰਾ ਨੋਟ ਕੱਢ ਫੜਾਉਂਦੇ ਓ। ਚੰਗਾ ਜਾਹ ਪੈਸੇ ਭਨਾ ਲਿਆ ਉਤਰ ਕੇ। ਜੀਤ ਨੇ ਜ਼ਰਾ ਸਖਤ ਆਵਾਜ਼ ਨਾਲ ਆਖਿਆ। ਵੇ ਪੁੱਤਰਾ, ਇਨੇ ਨੂੰ ਬੱਸ ਨਾ ਤੁਰ ਜਾਵੇ। ਮੈਂ ਤਾਂ ਜ਼ਰੂਰੀ ਜਾਣਾ ਏ। ਤੂੰ ਬਾਕੀ ਪੈਸੇ ਮੈਨੂੰ ਪਟਿਆਲੇ ਜਾ ਕੇ ਦੇ ਦੇਈਂ। ਬੁੱਢੀ ਨੇ ਤਰਲੇ ਨਾਲ ਆਖਿਆ। ਅੱਛਾ ਮਾਈ ਬੈਠ ਜਾ। ਆਖ ਉਹ ਟਿਕਟ ਕੱਟਣ ਲੱਗ ਪਿਆ। ਪਾਲੀ ਆਪਣੇ ਹਸਪਤਾਲ, ਮਰੀਜ਼ਾਂ, ਦਵਾਈਆਂ, ਨਰਸਾਂ, ਡਿਊਟੀ ਬਾਰੇ ਸੋਚ ਰਹੀ ਸੀ। ਬੱਸ ਰੱਖੜਾ, ਕਲਿਆਣ ਤੋਂ ਰੋਲੀ ਪਿੱਛੇ ਛੱਡਦੀ ਹੋਈ ਚੁੰਗੀ ਕੋਲ ਪਹੁੰਚ ਗਈ। ਯਾਰ ਅੱਜ ਇਧਰ ਦੀ ਚੱਲੀ। ਲੀਲਾ ਭਵਨ ਕਨੀਂ ਦੀ। ਜੀਤ ਨੇ ਡਰਾਇਵਰ ਨੂੰ ਆਖਿਆ। ਗੁਰਦੁਆਰੇ ਵੱਲ ਜਾਣਾ ਵਾਲੀਆਂ ਸਾਰੀਆਂ ਬੁੜਬੜਾਈਆਂ। ਪਰ ਹੁਣ ਤੱਕ ਤਾਂ ਬੱਸ ਮੁੜ ਕੇ ਸਿੱਧੀ ਸੜਕੇ ਵੀ ਪੈ ਚੁੱਕੀ ਸੀ। ਸਿਨੇਮਾ ਕੋਲ ਕੰਡਕਟਰ ਨੇ ਘੰਟੀ ਮਾ ਅਹ ਕਰ ਕੇ ਬੱਸ ਰੋਕ ਲਈ ਤੇ ਬਾਰੀ ਖੋਲ੍ਹਦਿਆਂ ਪਾਲੀ ਨੂੰ ਆਖਣ ਲੱਗਾ। ਤੂੰ ਇਥੇ ਹੀ ਉਤਰ ਜਾਓ। ਹਸਪਤਾਲ ਨੇੜੇ। ਅੱਗੋਂ ਇੱਕ ਬਜ਼ੁਰਗ ਔਰਤ ਵੀ ਟਿਕਟ ਲੈਣ ਲਈ ਦਸਾਂ ਦਾ ਨੋਟ ਹੀ ਕੱਢਦੀ ਹੈ ਤਾਂ ਕੰਡਕਟਰ ਆਖਦਾ ਹੈ ਕਿ ਮਾਤਾ ਮੇਰੇ ਕੋਲ ਖੁੱਲ੍ਹੇ ਪੈਸੇ ਨਹੀਂ ਹਨ। ਸਾਢੇ ਦਸ ਆਨੇ ਕਿਰਾਇਆ ਹੈ ਤੇ ਤੁਸੀਂ ਵੱਡਾ ਸਾਰਾ ਨੋਟ ਫੜਾ ਦਿੰਦੇ ਓ। ਜੀਤ ਥੋੜ੍ਹਾ ਗੁੱਸੇ ਚ ਉਸ ਮਾਤਾ ਨੂੰ ਅੱਗੇ ਪੈਸੇ ਭਨਾ ਕੇ ਲਿਆਉਣ ਲਈ ਆਖਦਾ ਹੈ। ਮਾਤਾ ਆਖਦੀ ਹੈ ਕਿ ਇਨੇ ਚ ਤਾਂ ਕਿਤੇ ਬੱਸ ਨਾ ਚਲੀ ਜਾਵੇ ਕਿਉਂ ਕਿ ਮੈਂ ਤਾਂ ਜ਼ਰੂਰੀ ਜਾਣਾ ਏ। ਮਾਤਾ ਜੀਤ ਨੂੰ ਬਾਕੀ ਪੈਸੇ ਪਟਿਆਲੇ ਜਾ ਕੇ ਦੇਣ ਦੀ ਮਿੰਨਤ ਕਰਦੀ ਹੈ। ਜੀਤ ਮਾਤਾ ਨੂੰ ਬੈਠ ਜਾਣ ਲਈ ਆਖ ਕੇ ਟਿਕਟਾਂ ਕੱਟਣ ਲੱਗ ਜਾਂਦਾ ਹੈ। ਇਸੇ ਸਮੇਂ ਪਾਲੀ ਡਾਕਟਰ ਹਸਪਤਾਲ, ਮਰੀਜ਼ਾਂ, ਦਵਾਈਆਂ, ਡਿਊਟੀਆਂ ਬਾਰੇ ਸੋਚ ਰਹੀ ਹੁੰਦੀ ਹੈ। ਬੱਸ ਰੱਖਣਾ-ਕਲਿਆਣ ਤੋਂ ਰੌਣੀ ਲੰਘ ਕੇ ਚੁੰਗੀ ਕੋਲ ਪਹੁੰਚ ਜਾਂਦੀ ਹੈ। ਜੀਤ ਡਰਾਇਵਰ ਨੂੰ

ਕੋਲ ਜੀਤ ਨੇ ਘੰਟੀ ਮਾਰ ਕੇ ਬੱਸ ਰੁਕਵਾਈ ਤੇ ਬਾਰੀ ਖੋਲ੍ਹ ਕੇ ਪਾਲੀ ਨੂੰ ਕਿਹਾ ਕਿ ਤੁਸੀਂ ਇਥੇ ਉਤਰ ਜਾਓ ਕਿਉਂਕਿ ਇਥੋਂ ਹਸਪਤਾਲ ਨੇੜੇ ਹੈ। ਪਾਲੀ ਕਾਹਲੀ ਨਾਲ ਉਤਰ ਗਈ। ਉਹ ਉਹਦਾ ਧੰਨਵਾਦੀ ਕਰਨ ਦੀ ਭੁੱਲ ਗਈ। ਵਿਚਾਰਾ ਬੜਾ ਚੰਗਾ ਕੰਡਕਟਰ ਆ। ਉਹਨੂੰ ਇਕ ਵਾਰ ਖਿਆਲ ਆਇਆ। ਅੱਜ ਸ਼ਾਮ ਨੂੰ ਵਾਪਸ ਜਾਣ ਲੱਗਿਆਂ ਜਦੋਂ ਉਹ ਸਟੇਸ਼ਨ ਤੇ ਪਹੁੰਚੀ ਤਾਂ ਬੱਸ ਭਰ

ਅਵਾਰਾ ਫਿਲਮਾਂ ਦਾ ਗਾਣਾ ਗੁਣ-ਗੁਣਾਉਂਦਾ ਦੋ-ਤਿੰਨ ਵਾਰੀ ਪਾਲੀ ਦੇ ਅੱਗੋਂ ਦੀ ਲੰਘਿਆ। ਪਤਾ ਨਹੀਂ ਕਿਉਂ ਲੋਕੀਂ ਉਸ ਵੱਲ ਅੱਖਾਂ ਪਾੜ-ਪਾੜ ਤੱਕਦੇ ਸਨ। ਅਗਲੇ ਦਿਨ ਫਿਰ chance ਜਾ ਹੋਇਆ ਕਿ ਜਦੋਂ ਉਹ ਨਾਭੇ ਅੱਡੇ ਤੇ ਪਹੁੰਚੀ ਤਾਂ ਬੱਸ ਭਰ ਚੁੱਕੀ ਸੀ ਤੇ ਬਿਨਾਂ ਟਿਕਟੋਂ ਵਾਧੂ ਸਵਾਰੀਆਂ ਨੂੰ ਜੀਤ ਫੜ-ਫੜ ਉਤਾਰ ਰਿਹਾ ਸੀ। ਉਹ ਇੱਕ ਪਲ ਪਾਲੀ ਕੋਲ ਆਇਆ ਤੇ ਆਖਣ ਲੱਗਾ। ਤੁਸੀਂ ਅਗਲੀ ਸੀਟ ਤੇ ਝੋਲਾ ਚੁੱਕ ਕੇ ਬੈਠ ਜਾਓ। ਤੁਹਾਡੀ ਖਾਤਰ ਸੀਟ ਰੱਖੀ ਐ। ਕਈ ਘੂਰਦੀਆਂ ਨਜ਼ਰਾਂ ਕੋਲੋਂ ਲੰਘ ਪਾਲੀ ਸੀਟ ਤੇ ਜਾ ਬੈਠੀ ਤੇ ਜੀਤ ਨੇ

ਕਰਨਾ ਵੀ ਭੁੱਲ ਜਾਂਦੀ ਹੈ। ਉਹ ਸੋਚਦੀ ਹੈ ਕਿ ਇਹ ਕੰਡਕਟਰ ਬਹੁਤ ਵਧੀਆ ਹੈ। ਸ਼ਾਮ ਵੇਲੇ ਜਦੋਂ ਵਾਪਸ ਨਾਭੇ ਜਾਣ ਸਮੇਂ ਅੱਡੇ ਪਹੁੰਚਦੀ ਹੈ ਤਾਂ ਬੱਸ ਸਵਾਰੀਆਂ ਨਾਲ ਭਰੀ ਹੋਈ ਸੀ। ਉਸ ਨੇ ਬੜੀ ਮੁਸ਼ਕਿਲ ਨਾਲ ਪੌਣਾ ਘੰਟਾ, ਦੂਸਰੀ ਬੱਸ ਦੀ ਉਡੀਕ ਕੀਤੀ। ਕਿਸ ਹੋਰ ਬੱਸ ਦਾ ਕੰਡਕਟਰ ਕਮੀਜ਼ ਦੇ ਗਲਮੇ ਦੇ ਬਟਨ ਖੋਲ੍ਹ ਕੇ ਅਵਾਰਾ ਫਿਲਮ ਦਾ ਗੀਤ ਗੁਣਗੁਣਾਉਂਦਾ ਦੋ-ਤਿੰਨ ਵਾਰੀ ਪਾਲੀ ਦੇ ਲੰਘਦਾ ਹੈ। ਹੋਰ ਵੀ ਕਈ, ਪਾਲੀ ਵੱਲ ਪਤਾ ਨਹੀਂ ਕਿਸ ਤਰ੍ਹਾਂ ਵੇਖਦੇ ਹਨ। ਅਗਲੇ ਦਿਨ ਫਿਰ ਕੁਦਰਤੀ ਜਦੋਂ ਉਹ ਬੱਸ ਅੱਡੇ ਤੇ ਪਹੁੰਚੀ ਤਾਂ ਬੱਸ ਭਰੀ ਹੋਈ ਹੁੰਦੀ ਹੈ ਤੇ ਕੰਡਕਟਰ ਜੀਤ ਬਗੈਰ ਟਿਕਟ ਤੋਂ ਵਾਧੂ ਸਵਾਰੀ ਅਹ ਧੰਨਵਾਦ।

ਜਦੋਂ ਮੈਂ ਇਥੇ ਨੌਕਰੀ ਕਰਨਾ ਸ਼ੁਰੂ ਕੀਤਾ ਤਾਂ ਮੈਨੂੰ ਇਥੇ ਸੱਤ ਹਜ਼ਾਰ ਤਨਖਾਹ ਮਿਲਦੀ ਸੀ ਪਰ ਮੈਂ ਉਸ ਵਿਚ ਬਹੁਤ ਹੀ ਖੁਸ਼ ਹੁੰਦੀ ਸੀ। ਜਦੋਂ ਮੈਨੂੰ ਤਨਖਾਹ ਆਉਂਦੀ ਸੀ ਪਰ ਅਗੇ-ਅਗੇ ਜਦੋਂ ਮੈਂ ਰਹਿਣਾ ਸ਼ੁਰੂ ਕੀਤਾ ਤਾਂ ਮੈਨੂੰ ਇਕ ਦੋ ਸਾਲ ਤਾ ਵਧੀਆ ਲੱਗਿਆ ਥੋੜਾ ਜਿਹਾ ਤਨਖਾਹ ਵਿਚ ਕੰਮ ਕਰਕੇ ਵੀ ਕਿਉਂਕਿ ਮੈਨੂੰ ਇੰਨਾ

ਅਤੇ ਕਿਵੇਂ ਸਾਨੂੰ ਧੱਕੇ ਖਾਣੇ ਪੈਂਦੇ ਹਨ। ਫਿਰ ਜਦੋਂ ਮੈਂ ਦੁਬਾਰਾ ਕਰੋਨਾ ਤੋਂ ਬਾਅਦ ਇਥੇ ਚੰਡੀਗੜ੍ਹ ਵਾਪਿਸ ਆਈ ਤਾਂ ਫਿਰ ਮੈਂ ਇਥੇ ਦੁਬਾਰਾ ਨੌਕਰੀ ਕੀਤੀ। ਜਦੋਂ ਮੈਂ ਨੌਕਰੀ ਕੀਤੀ ਉ ਤਦ ਉਸ ਵਿਚ ਬਹੁਤ ਵਧੀਆ ਕੰਮ ਚੱਲ ਰਿਹਾ ਸੀ। ਕੰਮ ਤਨਖਾਹ ਤਾ ਮੇਰੀ ਥੋੜੀ ਹੀ ਸੀ ਨੌਂ ਹਜ਼ਾਰ ਸੀ ਪਰ ਮੈਨੂੰ ਉਸ ਵਿਚ ਵੱਖਰੇ ਪੈਸੇ ਬਹੁਤ ਬਣ ਜਾਂਦੇ ਸਨ। ਜਿਵੇ ਵੀਹ ਪੱਚੀ ਹਜ਼ਾਰ ਮੇਰਾ ਵਧੀਆ ਬਣ ਜਾਂਦਾ ਸੀ ਅਰਾਮ ਨਾਲ ਪਰ ਜਦੋਂ ਜਦੋਂ ਅਗੇ-ਅਗੇ ਪੈਸਾ ਜਾਦਾ ਆਉਣਾ ਸ਼ੁਰੂ ਹੋਇਆ ਤਾਂ ਓਵੇਂ ਓਵੇਂ ਮੈਨੂੰ ਇੰਝ ਮਹਿਸੂਸ ਹੋਇਆ ਕੀ ਸਾਡੀਆਂ ਲੋੜਾਂ ਹੋਰ ਵੱਧ ਰਹੀਆਂ ਹਨ। ਮਤਲਬ ਜਦੋਂ ਅਸੀਂ ਘੱਟ ਪੈਸੇ ਵਿਚ ਏਨੇ ਜ਼ਿਆਦਾ ਖੁਸ਼ ਸੀ ਪਰ ਜਦੋਂ ਪੈਸਾ ਅਗੇ ਵਧਣ ਲੱਗਿਆ ਤਾਂ ਸਾਡੀਆਂ ਜੋ ਲੋੜਾਂ ਹੈ ਵੋ ਵੀ ਪੂਰੀਆਂ ਉਹ ਵੀ ਵੱਧਦੀਆ ਜਾਣ ਲੱਗ ਗਈਆਂ। ਹੁਣ ਇੰਝ ਲੱਗ ਰਿਹਾ ਹੈ ਕੀ ਹੁਣ ਇੰਝ ਲੱਗ ਰਿਹਾ ਹੈ ਕੀ ਮੈਨੂੰ ਬਹੁਤ ਘੱਟ ਤਨਖਾਹ ਮਿਲ ਰਹੀ ਹੈ। ਮਤਲਬ ਜਿਵੇਂ-ਜਿਵੇਂ ਅਸੀਂ ਪੈਸੇ ਕਮਾਣੇ ਸ਼ੁਰੂ ਕਰਦੇ ਹਾਂ, ਓਵੇਂ-ਓਵੇਂ ਸਾਨੂੰ ਇੰਝ ਲੱਗਦਾ ਹੈ ਕੀ ਸਾਡੀਆਂ ਲੋੜਾਂ ਵੱਧ ਰਹੀਆਂ ਹਨ ਅਤੇ ਸਾਡੇ ਪਾਸ ਪੈਸੇ ਘੱਟ ਹਨ ਅਤੇ ਮੈਂ ਦੇਖਿਆ ਕੀ ਓਹਨਾ ਪੰਜ ਸਾਲਾਂ ਵਿਚ ਚੰਡੀਗੜ੍ਹ, ਮੋਹਾਲੀ ਬਹੁਤ ਬਦਲ ਚੁੱਕਾ ਹੈ ਕਿਉਂਕਿ ਇਥੇ ਲੋਗ ਆਪਣੀ ਛੋਟੀ-ਛੋਟੀ ਜਗ੍ਹਾ ਵਿਚ ਵੀ ਬਿਲਡਿੰਗਾਂ ਬਣਾਣੀਆਂ, ਇਮਾਰਤਾਂ ਬਣਾਣੀਆਂ ਸ਼ੁਰੂ ਕਰ ਰਹੇ ਹਨ। ਹੁਣ ਇਥੇ ਮੈਂ ਇਹ ਵੀ ਗੱਲ ਇਕ ਦੇਖੀ ਹੈ ਕੀ ਕੀ ਇਥੇ ਲੋਗ ਨੌਕਰੀਆਂ ਬਹੁਤ ਘੱਟ ਕਰਦੇ ਹਨ ਕਿਉਂਕਿ ਇਥੇ ਲੋਗ ਆਪਣੀਆਂ ਜਗ੍ਹਾ ਵਿਚ ਇਮਾਰਤਾਂ ਬਣਾ-ਬਣਾ ਕੇ ਲੋਕਾਂ ਨੂੰ ਕਿਰਾਏ ਤੇ ਦੇ ਰਹੇ ਹਨ। ਜਿਸ ਨਾਲ ਉਹਨਾਂ ਦੀ ਆਮਦਨ ਬਹੁਤ ਵੱਧ ਰਹੀ ਹੈ। ਮੈਨੂੰ ਇੰਝ ਲੱਗਦਾ ਹੈ ਕੀ ਮੈਨੂੰ ਬਹੁਤ ਸਾਰੇ ਪੈਸੇ ਇਕੱਠੇ ਕਰਕੇ ਇਥੇ ਇਕ ਇਮਾਰਤ ਬਣਾ ਲੈਣੀ ਚਾਹੀਦੀ ਹੈ ਅਤੇ ਮੈਨੂੰ ਵੀ ਇਥੇ ਕਿਰਾਏ ਤੇ ਲੋਕਾਂ ਨੂੰ ਦੇਣੀ ਚਾਹੀਦੀ ਹੈ ਤਾਂ ਮੈਂ ਅਗੇ ਦੀ ਜ਼ਿੰਦਗੀ ਐਸ਼ ਵਿਚ ਰਹਿ ਸਕਦੀ ਹਾਂ। ਹੁਣ ਮੈਨੂੰ ਇੰਝ ਲੱਗ ਰਿਹਾ ਹੈ ਕੀ ਮੈਂ ਬਹੁਤ ਹੀ ਥੱਕ ਚੁੱਕੀ ਹਾਂ ਅਤੇ ਮੈਂ ਥੋਨੂੰ ਇੱਕ ਬਹੁਤ ਹੀ ਵਧੀਆ ਕਹਾਣੀ ਸੁਨਾਣਾ ਚਾਹੁੰਦੀ ਹਾਂ। ਇਕ ਵਾਰ ਦੀ ਗੱਲ ਹੈ ਇੱਕ ਕੁੜੀ ਸੀ ਜੋ ਹਮੇਸ਼ਾ ਆਪਣੇ ਦਾਦੇ ਨੂੰ ਬਹੁਤ ਪਿਆਰ ਕਰਦੀ ਸੀ। ਉਹ ਹਮੇਸ਼ਾ ਆਪਣੇ ਦਾਦੇ ਨਾਲ ਹੀ ਰਹਿੰਦੀ ਸੀ ਅਤੇ ਉਸਨੂੰ ਬਹੁਤ ਪਿਆਰ ਕਰਦੀ ਸੀ। ਆਪਣੇ ਸਾਰੇ ਘਰ ਵਾਲਿਆਂ ਵਿੱਚੋਂ ਉਹ ਆਪਣੇ ਦਾਦੇ ਨਾਲ ਸਭ ਤੋਂ ਜ਼ਿਆਦਾ ਪਿਆਰ ਕਰਦੀ ਸੀ। ਜਦੋਂ ਉਹ ਹੌਲੀ-ਹੌਲੀ ਵੱਡੀ ਹੁੰਦੀ ਜਾ ਰਹੀ ਸੀ ਤਾਂ ਉਸਨੂੰ ਡਰ ਉਸਦੇ ਦਿਲ ਵਿੱਚ ਇੱਕ ਪੈਦਾ ਹੋਣ ਲੱਗ ਗਿਆ ਕੀ ਉਹ ਕੀਤੇ ਆਪਣੇ ਦਾਦੇ ਤੋਂ ਵਿਛੜ ਨਾ ਜਾਵੇ।

ਆਪਣੇ ਦਾਦੇ ਨੂੰ ਕਦੇ ਵੀ ਤਕਲੀਫ ਵਿੱਚ ਨਹੀਂ ਦੇਖ ਸਕਦੀ ਸੀ। ਉਸਦੇ ਘਰਦੇ ਵੀ ਬੋਲਦੇ ਸੀ ਕੀ ਉਹ ਸਾਡੇ ਤੋਂ ਜ਼ਿਆਦਾ ਆਪਣੇ ਦਾਦੇ ਨਾਲ ਪਿਆਰ ਕਰਦੀ ਹੈ। ਜਦੋਂ ਉਹ ਵੱਡੀ ਹੋਈ ਤਾਂ ਉ ਤਾਂ ਉਹ ਚੰਡੀਗੜ੍ਹ ਵਿੱਚ ਰਹਿਣਾ ਸ਼ੁਰੂ ਕਰ ਦਿੱਤਾ ਇੱਕ ਵਾਰ ਉਸਦਾ ਦਾਦਾ ਬਹੁਤ ਹੀ ਜ਼ਿਆਦਾ ਬਿਮਾਰ ਹੋ ਗਿਆ ਤਾਂ ਉਸਦੇ ਘਰਦਿਆਂ ਨੇ ਉਸਨੂੰ ਫੋਨ ਕੀਤਾ ਅਤੇ ਬੋਲਿਆ ਕੀ ਤੇਰਾ ਦਾਦਾ ਬਹੁਤ ਬਿਮਾਰ ਹੈ ਤੂੰ ਆਜਾ। ਤੇ ਉਹ ਕੁੜੀ ਬਹੁਤ ਹੀ ਜ਼ਿਆਦਾ ਡਰ ਚੁੱਕੀ ਸੀ। ਉਹ ਰੋਂਦੀ-ਰੋਂਦੀ ਘਰ ਪੁੱਜੀ ਤਾਂ ਪਰ ਓਹਨੂੰ ਇੰਝ ਲੱਗਦਾ ਸੀ ਕੀ ਉਸਦਾ ਦਾਦਾ ਜਿਵੇਂ ਹਰ ਸਾਲ ਬਿਮਾਰ ਹੁੰਦਾ ਹੈ ਇਸ ਸਾਲ ਵੀ ਉਹ ਓਵੇਂ ਹੀ ਬਿਮਾਰ ਹੋਇਆ ਹੈ, ਕੋਈ ਗੱਲ ਨੀ ਉਹ ਠੀਕ ਹੋ ਜਾਣਗੇ। ਜਦੋਂ ਉਹ ਪੁੱਜੀ ਤਾਂ ਉਸਨੇ ਦੇਖਿਆ ਕੀ ਉਸਦੇ ਦਾਦੇ ਦੇ ਮੂੰਹ ਤੋਂ ਖੂਨ ਆ ਰਿਹਾ ਮਤਲਬ ਕੀ ਉਹ ਖੂਨ ਦੀਆ ਉਲਟੀਆਂ ਕਰ ਰਹੇ ਸਨ ਅਤੇ ਜਦੋਂ ਉਹ ਦੇਖਿਆ ਤਾਂ ਉਹ ਰੋਣ ਲੱਗ ਗਈ ਪਰ ਉਸਨੇ ਖੁਦ ਨੂੰ ਹੋਂਸਲਾ ਦਿੱਤਾ ਕੀ ਕੋਈ ਗੱਲ ਨੀ ਉਹ ਠੀਕ ਹੋ ਜਾਣਗੇ। ਕੁਝ ਦਿਨ ਤਕ ਤਾਂ ਉਹਨਾਂ ਨੂੰ ਦੂਜੇ ਹਸਪਤਾਲ ਵਿੱਚ ਭੇਜ ਦਿੱਤਾ ਗਿਆ ਪਰ ਜਦੋਂ ਉਹਨਾਂ ਨੂੰ ਘਰ ਲੈ ਕੇ ਆਏ ਤਾਂ ਉਹ ਕੁੜੀ ਡਰਦੀ ਚੰਡੀਗੜ੍ਹ ਆ ਗਈ। ਜਦੋਂ ਉਹ ਚੰਡੀਗੜ੍ਹ ਈ ਤਾਂ ਉਸਨੂੰ ਪੰਜ ਛੇ ਦਿਨ ਬਾਦ ਉਸਦੇ ਘਰੋਂ ਸਵੇਰੇ-ਸਵੇਰੇ ਤੜਕੇ ਫੋਨ ਆਇਆ ਅਤੇ ਉਸਨੂੰ ਬੋਲਿਆ ਕੀ ਉਸਦੇ ਦਾਦੇ ਨੂੰ ਹਸਪਤਾਲ ਲੈ ਕੇ ਜਾਣਾ ਹੈ ਤੂੰ ਘਰ ਆਜਾ ਤੇ ਉਹ ਕੁੜੀ ਜਦੋਂ ਘਰ ਲਈ ਨਿਕਲੀ ਤਾਂ ਉਸਨੇ ਵੇਖਿਆ ਕੀ ਉਸਨੂੰ ਦੱਸਿਆ ਨਹੀਂ ਹੋਇਆ ਸੀ ਕੀ ਉਸਦੇ ਦਾਦੇ ਦੀ ਮੋਚ ਹੋ ਚੁੱਕੀ ਹੈ। ਜਦੋਂ ਉਹ ਕੁੜੀ ਘਰ ਪੁੱਜੀ ਤਾਂ ਉਸਨੇ ਵੇਖਿਆ ਕੀ ਉਸਦੇ ਦਾਦੇ ਦੀ ਮੋਚ ਹੋ ਚੁੱਕੀ ਹੈ ਤੇ ਉਹ ਬਹੁਤ ਜ਼ਿਆਦਾ ਟੁੱਟ ਚੁੱਕੀ ਸੀ ਕਿਉਂਕਿ ਉਹ ਸਭ ਤੋਂ ਜ਼ਿਆਦਾ ਪਿਆਰ ਆਪਣੇ ਦਾਦੇ ਨੂੰ ਕਰਦੀ ਸੀ।

ਕੁਝ ਸਮੇਂ ਬਾਦ ਉਹ ਦਿਮਾਗੀ ਤੌਰ ਤੇ ਬਿਮਾਰ ਹੋ ਗਈ। ਬਿਮਾਰ ਹੋਣ ਕਰਕੇ ਉਸਨੂੰ ਸਮਝ ਨਹੀਂ ਆਂਦਾ ਸੀ ਕੀ ਉਹ ਕੀ ਕਰੇ। ਪਰ ਹੁਣ ਉਹ ਥੋੜਾ-ਥੋੜਾ ਸੰਭਲ ਚੁੱਕੀ ਹੈ। ਪਰ ਉਹ ਆਪਣੇ ਦਾਦੇ ਨੂੰ ਹਜੇ ਵੀ ਯਾਦ ਕਰਦੀ ਹੈ। ਉਹ ਚਾਹੰਦੀ ਹੈ ਕੀ ਉਹ ਵੀ ਮਰ ਮੁੱਕ ਜਾਵੇ। ਮੈਂ ਹੁਣ ਉਸ ਬਾਰੇ ਕੋਈ ਵੀ ਗੱਲ ਨੀ ਕਰਨਾ ਚਾਹੁੰਦੀ। ਚਲੋ ਹੋਰ ਥੋਨੂੰ ਮੈਂ ਸੁਨਾਨੀ ਹਾਂ ਕੀ ਮੈਂ ਇਸ ਸਮੇਂ ਕਿਸੇ ਦੀ ਮੱਦਦ ਨਹੀਂ ਕਰ ਸਕਦੀ ਕਿਉਂ ਕੀ ਮੈਂ ਖੁਦ ਲੋੜਵੰਦ ਹਾਂ। ਮੈਨੂੰ ਇਸ ਸਮਾਂ ਬਹੁਤ ਹੀ ਜ਼ਿਆਦਾ ਪੈਸਿਆਂ ਦੀ ਲੋੜ ਹੈ ਅਤੇ ਇਹ ਲੋੜ ਤਦ ਹੀ ਪੂਰੀ ਹੋ ਸਕਦੀ ਹੈ ਜੇਕਰ ਮੈਂ ਕੰਮ ਕਰਾਂਗੀ। ਕੰਮ ਕਰਾਂਗੀ ਤਾਂਹੀ ਮੇਰੇ ਪਾਸ ਪੈਸੇ ਆਣਗੇ ਅਤੇ ਮੈਂ ਆਪਣੀਆਂ ਸਾਰੀਆਂ ਲੋੜੀਦੀਆਂ ਲੋੜਾਂ ਪੂਰੀਆਂ ਕਰ ਸਕਾਂਗੀ।

ਮੈਂ ਆਪਣੇ ਘਰ ਦਿਆਂ ਨੂੰ ਸਭ ਤੋਂ ਜ਼ਿਆਦਾ ਪਿਆਰ ਕਰਦੀ ਹਾਂ ਅਤੇ ਉਹਨਾਂ ਤੋਂ ਜ਼ਿਆਦਾ ਕਿਸ ਨੂੰ ਕਿਸੇ ਨੂੰ ਵੀ ਪਿਆਰ ਨਹੀਂ ਕਰਦੀ। ਮੈਨੂੰ ਇੰਝ ਲੱਗਦਾ ਹੈ ਕੀ ਜੇਕਰ ਮੇਰੇ ਘਰਦੇ ਦੇ ਹਾਂ ਹੈ ਤਾਂ ਮੈਂ ਹੀ ਜਿੰਦਾ ਹਾਂ, ਜੇਕਰ ਮੇਰੇ ਘਰਦੇ ਜਿੰਦਾ ਨਹੀਂ ਹੋਣਗੇ ਤਾਂ ਮੈਂ ਵੀ ਜਿੰਦਾ ਨਹੀਂ ਹੋਵਾਂਗੀ। ਮੈਂ ਇਹ ਚਾਂਦੀ ਹੈ ਕੀ ਮੇਰੇ ਕਿਸੇ ਵੀ ਪਰਿਵਾਰਕ ਮੇਂਬਰ ਨੂੰ ਕਦੇ ਵੀ ਕੋਈ ਦੁੱਖ ਨਾ ਆਵੇ। ਉਨ੍ਹਾਂ ਦੀ ਜਗ੍ਹਾ ਰੱਬ ਮੈਨੂੰ ਹਮੇਸ਼ਾ ਕੋਈ ਵੀ ਦੇ ਦੇਵੇ, ਮੈਨੂੰ ਕੋਈ ਪ੍ਰੇਸ਼ਾਨੀ ਨਹੀਂ ਹੋਵੇਗੀ। ਮੈਂ ਆਪਣੇ ਘਰਦਿਆਂ ਨੂੰ ਹਮੇਸ਼ਾ ਖੁਸ਼ ਦੇਖਣਾ ਚਾਹੰਦੀ ਹਾਂ ਅਤੇ ਮੈਂ ਚਾਉਂਦੀ ਹਾਂ ਕੀ ਮੇਰੇ ਘਰ ਵਾਲੇ ਕਦੇ ਵੀ ਕਿਸੇ ਵੀ ਦੁੱਖ ਦਾ ਸਾਹਮਣਾ ਨਾ ਕਰਨ ਕਿਉਂਕਿ ਮੈਂ ਉਹਨਾਂ ਨੂੰ ਦੇਖ ਕੇ ਟੁੱਟ ਜਾਂਦੀ ਹਾਂ ਅਤੇ ਮੈਨੂੰ ਸਮਝ ਨਹੀਂ ਆਂਦਾ ਕੀ ਮੈਂ ਉਹਨਾਂ ਲਈ ਕੀ ਕਰਾਂ। ਪਰ ਮੈਂ ਆਪਣੇ ਘਰਦਿਆਂ ਲਈ ਬਹੁਤ ਕੁਝ ਕਰਨਾ ਚਾਉਂਦੀ ਹਾਂ ਤਾਂ ਕੀ ਮੇਰੇ ਘਰਦੇ ਹਮੇਸ਼ਾ ਖੁਸ਼ ਰਹਿਣ ਅਤੇ ਇੰਝ ਲੱਗਦਾ ਹੈ ਕੀ ਮੈਂ ਬਹੁਤ ਕੁਝ ਕਰਾਂਗੀ, ਜਿਸ ਨਾਲ ਮੇਰੇ ਘਰ ਵਾਲੇ ਬਹੁਤ ਖੁਸ਼ ਹੋਣਗੇ। ਮੈਨੂੰ ਇੰਝ ਲੱਗਦਾ ਹੈ ਕੀ ਸਾਡਾ ਹੁਣ ਬਹੁਤ ਵਧੀਆ ਸਮਾਂ ਆਣ ਵਾਲਾ ਹੈ, ਕਿਉਂਕਿ ਮੇਰਾ ਭਰਾ ਬਾਹਰ ਜਾਂ ਵਾਲਾ ਹੈ। ਮੇਰਾ ਭਰਾ ਬਾਹਰ ਜਾਵੇਗਾ, ਓਥੇ ਜਾਕੇ ਵਧੀਆ ਵਧੀਆ ਸਾਰੇ ਪੈਸੇ ਭੇਜੇਗਾ ਅਤੇ ਅਸੀਂ ਹੋਰ ਜ਼ਿਆਦਾ ਖੁਸ਼ ਰਵਾਂਗੇ ਕਿਉਂਕਿ ਅੱਜ ਕਲ ਦੇ ਮਸੇ ਵਿੱਚ ਪੈਸਾ ਹੀ ਸਭ ਕੁਝ ਹੈ, ਪੈਸਾ ਹੀ ਸਭ ਲੋਕਾਂ ਦੀਆ ਜ਼ਰੂਰਤਾਂ ਪੂਰੀਆਂ ਕਰਦਾ ਹੈ। ਚਲੋ ਚੰਗਾ ਫਿਰ ਮੈਂ ਦੁਬਾਰਾ ਥੋਨੂੰ ਆ ਕੇ ਸੁਣਾਨੀ ਆ। ਅੱਜ ਮੈਂ ਤੁਹਾਨੂੰ ਮਹਾਂਨਗਰ ਦਿੱਲੀ ਬਾਰੇ ਦੱਸਾਂਗੀ। ਭਾਰਤ ਇੱਕ ਵਿਸ਼ਾਲ ਦੇਸ਼ ਹੈ। ਪੁਰਾਣੇ ਸਮੇਂ ਤੋਂ ਦੇਸ਼ ਦੀ ਰਾਜਧਾਨੀ ਦਿੱਲੀ ਕਈ ਵਾਰੀ ਉੱਜੜੀ ਅਤੇ ਕਈ ਵਾਰੀ ਬਣੀ। ਇੱਥੋਂ ਦੀ ਹਰ ਘਟਨਾ ਦਾ ਫਰਕ ਪੂਰੇ ਭਾਰਤ ਵਿੱਚ ਪੈਂਦਾ ਹੈ। ਦਿੱਲੀ ਦਿੱਲੀ ਹਿੰਦੁਸਤਾਨ ਦੇ ਇਤਿਹਾਸ ਦਾ ਨਿਚੋੜ ਹੈ। ਦਿੱਲੀ ਅੰਦਰ ਸਾਨੂੰ ਸਾਰੇ ਪਾਸੇ ਪੁਰਾਤਨ ਕਾਲ ਦੀਆਂ ਬਣੀਆਂ ਹੋਈਆਂ ਇਮਾਰਤਾਂ ਆਦਿ ਵੀ ਨਜ਼ਰ ਆਉਂਦੀਆਂ ਹਨ। ਇਹ ਇਮਾਰਤਾਂ ਉਸ ਸਮੇਂ ਦੀ ਖੂਬਸੂਰਤ ਨਿਕਾਸੀ ਦਾ ਸੁੰਦਰ ਨਮੂਨਾ ਹਨ ਭਾਵੇਂ ਕਿ ਇਹ ਇਮਾਰਤਾਂ ਅੱਜ ਖੰਡਰ ਦਾ ਰੂਪ ਧਾਰ ਗਈਆਂ ਹਨ। ਲੇਕਿਨ ਫੇਰ ਵੀ ਇਹਨਾ ਦੀ ਸ਼ਾਨ ਬੜੀ ਥਾਵਾਂ ਉੱਤੇ ਅੱਜ ਵੀ ਉਹ ਜਿਹੀ ਪਈ ਹੈ। ਪੁਰਾਤਨ ਇਮਾਰਤਾਂ ਦੀ ਸੁੰਦਰ ਮਿਸਾਲ ਇਸ ਤੋਂ ਵੱਧ ਹੋਰ ਕਿਤੇ ਨਹੀਂ ਮਿਲ ਸਕਦੀ। ਜਿਵੇਂ ਕਿ ਲਾਲ ਕਿਲਾ, ਕੁਤਬ ਮਿਨਾਰ, ਪੁਰਾਣਾ ਕਿਲਾ,

ਆਜ਼ਾਦੀ ਦਾ ਪਹਿਲਾ ਤਿਰੰਗਾ ਝੰਡਾ ਲਹਿਰਾਇਆ ਗਿਆ ਸੀ, ਇਸਦੇ ਖੱਬੇ ਪਾਸੇ ਨੂੰ ਪ੍ਰਸਿੱਧ ਜਾਮਾ ਮਸਜਿਦ ਹੈ। ਜਿੱਥੇ ਹਜ਼ਾਰਾਂ ਮੁਸਲਮਾਨ ਇਕੱਠੇ ਬੈਠ ਕੇ ਨਵਾਜ਼ ਪੜ੍ਹਦੇ ਹਨ। ਕਸ਼ਮੀਰੀ ਗੇਟ ਵਿੱਚ ਖੂਨੀ ਦਰਵਾਜ਼ਾ ਹੈ। ਜਿੱਥੇ ਅਨੇਕਾਂ ਭਾਰਤੀਆਂ ਸੁਤੰਤਰਤਾ ਸੈਨਾਨੀਆਂ ਨੂੰ ਫਾਂਸੀ ਉੱਤੇ ਚੜ੍ਹਾਇਆ ਗਿਆ ਸੀ। ਰਾਜਧਾਨੀ ਦਿੱਲੀ ਦਾ ਚਿੜਿਆ ਘਰ ਆਪਣੇ ਵੱਡੇ ਆਕਾਰ ਕਾਰਨ ਉੱਤਰੀ ਭਾਰਤ ਵਿੱਚ ਬਹੁਤ ਮਸ਼ਹੂਰ ਹੈ। ਇੱਥੇ ਤੁਹਾਨੂੰ ਹਰ ਪ੍ਰਕਾਰ ਦੇ ਜਾਨਵਰ ਵੇਖਣ ਨੂੰ ਮਿਲਦੇ ਹਨ। ਇਹ ਬਹੁਤ ਵੱਡਾ ਵੀ ਹੈ। ਇਸ ਕਰਕੇ ਇਹ ਪੂਰੇ ਭਾਰਤ ਲਈ ਮਸ਼ਹੂਰ ਹੈ। ਲੋਕੀ ਦੂਰ ਦੂਰ ਤੋਂ ਇਸ ਜਗ੍ਹਾ ਨੂੰ ਵੇਖਣ ਆਉਂਦੇ ਹਨ ਅਤੇ ਇਹ ਬੱਚਿਆਂ ਲਈ ਵੀ ਬਹੁਤ ਸੋਹਣਾ ਅਤੇ ਬਹੁਤ ਹੀ ਖੂਬਸੂਰਤ ਹੈ। ਇਸਨੂੰ ਵੇਖਣ ਲਈ ਦੂਰ ਦੂਰ ਤੋਂ ਸੈਲਾਨੀ ਆਉਂਦੇ ਹਨ। ਚਿੜਿਆ ਘਰ ਵਿੱਚ ਹਜ਼ਾਰਾਂ ਜਾਨਵਰਾਂ ਹਨ। ਇਸਦੇ ਨਾਲ ਹੀ ਦਿੱਲੀ ਦਾ ਦਿਲ ਕਨਾਟ ਪਲੇਸ ਦੀ ਰੌਣਕਾਂ ਤਾਂ ਸ਼ਾਨ ਨੂੰ ਸ਼ਾਮ ਵੇਖਣ ਵਾਲੀਆਂ ਹੁੰਦੀਆਂ ਹਨ। ਖਾਸ ਤੌਰ ਤੇ ਨਵੇਂ ਵਰ੍ਹੇ ਦਾ ਸਵਾਗਤ ਜਿੰਨਾ ਜੋਸ਼ ਨਾਲ ਇੱਥੇ ਕੀਤਾ ਜਾਂਦਾ ਹੈ, ਪੂਰੀ ਦਿੱਲੀ ਵਿੱਚ ਕਿਤੇ ਵੀ ਨਹੀਂ ਕੀਤਾ ਜਾਂਦਾ। ਦਿੱਲੀ ਦੀ ਹੱਦ ਤੋਂ ਥੋੜ੍ਹਾ ਜਿਹਾ ਬਾਹਰ ਚਲੇ ਜਾਈਏ ਤਾਂ ਪਿਕਨਿਕ ਮਨਾਉਣ ਵਾਸਤੇ ਓਕਲਾ ਬੈਰਾਜ ਸਭ ਤੋਂ ਵਧੀਆ ਪਿਕਨਿਕ ਸਥਾਨ ਹੈ। ਓਕਲਾ ਵੈਰਾਜ ਲੋਕ ਜੇ ਪਿਕਨਿਕ ਉੇਹਨਾ ਨੇ ਮਨਾਉਣਾ ਹੈ ਅਤੇ ਉਹ ਦੂਰ ਦੂਰ ਤੋਂ ਆਉਂਦੇ ਹਨ ਅਤੇ ਇੱਥੇ ਪਿਕਨਿਕ ਮਨਾਉਂਦੇ ਹਨ। ਇਸ ਦੇ ਨਾਲ ਹੀ ਮਸ਼ਹੂਰ ਪਿਕਨਿਕ ਸਥਾਨ ਸੂਰਜਕੁੰਡ ਵੀ ਹੈ, ਸਾਨੂੰ ਸਭ ਨੇ ਇੱਕ ਨਾ ਇੱਕ ਵਾਰੀ ਸੂਰਜਕੁੰਡ ਮੇਲਾ ਤੇ ਵੇਖਿਆ ਹੀ ਹੋਵੇਗਾ। ਦਿੱਲੀ ਵਾਸੀ ਤਾਂ ਹਰ ਵਕਤ ਸੂਰਜਕੁੰਡ ਮੇਲਾ ਦੇਖਣ ਵਾਸਤੇ ਜਾਂਦੇ ਰਹਿੰਦੇ ਹਨ। ਜਿੱਥੇ ਇੱਥੇ ਰੋਜ਼ਾਨਾ ਹਜ਼ਾਰਾਂ ਲੋਕ ਆ ਕੇ ਪਿਕਨਿਕ ਮਨਾਉਂਦੇ ਹਨ। ਦਿੱਲੀ ਦਾ ਇੰਡੀਆ ਗੇਟ ਵਿੱਚ ਸ਼ਾਮ ਦੇ ਸਮੇਂ ਰੌਣਕਾਂ ਵੇਖਣ ਵਾਲੀਆਂ ਹੁੰਦੀਆਂ ਹਨ। ਇੰਡੀਆ ਗੇਟ ਅੱਜ ਇੱਕ ਬਹੁਤ ਵੱਡਾ ਪਿਕਨਿਕ ਸਥਾਨ ਬਣ ਚੁੱਕਾ ਹੈ। ਇਹਨਾ ਤੋਂ ਇਲਾਵਾ ਲੋਧੀ ਗਾਰਡਨ, ਤਾਲੁਕਪੁਰਾ ਗਾਰਡਨ, ਬੁੱਧ ਝੰਡੀ ਪਾਰਕ ਅਤੇ ਹੋਰ ਅਨੇਕਾਂ ਥਾਵਾਂ ਵੀ ਵੇਖਣ ਯੋਗ ਹਨ। ਅੱਜ ਦਿੱਲੀ ਦਾ ਪਸਾਰਾ ਇਹਨਾ ਹੋ ਚੁੱਕਿਆ ਹੈ ਕਿ ਸਰਕਾਰ ਨੇ ਇਸ ਨੂੰ ਦੋ ਹਿੱਸਿਆਂ ਵਿੱਚ ਵੰਡਿਆ ਹੋਇਆ ਹੈ। ਇੱਕ ਹਿੱਸਾ ਪੁਰਾਣੀ ਦਿੱਲੀ ਦੇ ਨਾਂ ਨਾਮ ਜਾਣਿਆ ਜਾਂਦਾ ਹੈ ਅਤੇ ਦੂਜਾ ਹਿੱਸਾ ਨਵੀ ਦਿੱਲੀ ਦੇ ਨਾਂ ਜਾਣਿਆ ਜਾਂਦਾ ਹੈ। ਉਹ ਸਮਾ ਦੂਰ ਨਹੀਂ ਜਦੋਂ ਇਹ ਦਿੱਲੀ ਆਪਣੇ ਨਾਲ ਦੂਜੇ ਰਾਜਾਂ ਦੀ ਹੋਂਦਾਂ ਨੂੰ ਆਪਣੇ ਅੰਦਰ ਸਮਾ ਲਵੇਗੀ ਦਿੱਲੀ ਸਾਡੀ ਮਹਾਂਨਗਰ ਦਿੱਲੀ ਹੈ। ਇਹ ਇੱਕ ਬਹੁਤ ਅੱਛੀ ਰਾਜਧਾਨੀ ਦਿੱਲੀ ਹੈ। ਇੱਥੇ ਦੀ ਹਰ ਘਟਨਾ ਦਾ ਫਰਕ ਪੂਰੇ ਭਾਰਤ ਵਿੱਚ ਪੈਂਦਾ ਹੈ ਅਤੇ ਦਿੱਲੀ ਦੀ ਬਿਲਕੁੱਲ ਵੀ ਇਹ ਖਾਮੀਆਂ ਤੇ ਖੂਬੀਆਂ ਨੂੰ ਨਹੀਂ ਛੱਡ ਸਕਦੇ। ਸਾਨੂੰ ਇਹ ਪਤਾ ਹੈ ਕਿ ਦਿੱਲੀ ਇੱਕ ਐਸਾ ਸ਼ਹਿਰ ਹੈ, ਇੱਕ ਐਸੀ ਰਾਜਧਾਨੀ ਹੈ ਜਿੱਥੇ pollution ਵੀ ਬਹੁਤ ਹੁੰਦਾ ਹੈ। ਇੱਥੇ ਦੇ ਲੋਕੀ ਐਨੇ polluted environment ਰਹਿ ਕੇ ਵੀ ਆਪਣਾ ਅਤੇ ਆਪਣੇ ਪਰਿਵਾਰ ਦਾ ਖਿਆਲ ਰੱਖਦੇ ਹਨ। ਇਸ ਤਰ੍ਹਾਂ ਹੀ ਨਹੀਂ ਲੋਕ ਬਾਹਰ ਤੋਂ ਦਿੱਲੀ ਆਉਂਦੇ ਹਨ ਤਾਂ ਕਿ ਉਹ ਇੱਥੇ ਆਪਣਾ ਜੀਵਨ ਬਤੀਤ ਕਰ ਸਕਣ ਦਿੱਲੀ ਕੁੱਝ ਸਾਲ ਪਹਿਲਾ ਜੋ ਛੋਟੀ ਜਿਹੀ ਸੀ, ਹੁਣ ਵੱਡੀ ਹੁੰਦੀ ਜਾ ਰਹੀ ਹੈ। ਇੱਥੇ ਦੀ ਮੈਟਰੋ ਅਸੀਂ ਸਾਰਿਆਂ ਲਈ ਮਿਸਾਲ ਹੈ। ਲੋਕੀ ਦੂਰ ਦੂਰ ਤੋਂ ਦਿੱਲੀ ਨੂੰ ਆਉਂਦੇ ਹਨ। ਕੁੱਝ ਲੋਕ ਇੱਥੇ ਪਿਕਨਿਕ ਮਨਾਉਣ ਆਉਂਦੇ ਹਨ ਅਤੇ ਕੁੱਝ ਲੋਕ ਇੱਥੇ ਆਪਣੇ ਪਰਿਵਾਰ ਨਾਲ ਜਾਂ ਫਿਰ ਇਕੱਲੇ ਜੀਵਨ ਬਤੀਤ ਕਰਨੇ ਆਉਂਦੇ ਹਨ। ਇੱਥੇ ਦੀਆਂ ਇਮਾਰਤਾਂ ਅੱਜ ਖੰਡਰ ਦਾ ਰੂਪ ਧਾਰਨ ਕਰ ਗਈਆਂ ਹਨ। ਲੇਕਿਨ ਫੇਰ ਵੀ ਇਹਨਾ ਦੀ ਸ਼ਾਨ ਕਈ ਥਾਵਾਂ ਉੱਤੇ ਅੱਜ ਵੀ ਉਹੀ ਜਿਹੀ ਪਈ ਹੈ। ਪੁਰਾਤਨ ਇਮਾਰਤਾਂ ਦੀ ਸੁੰਦਰ ਮਿਸਾਲ ਇਸ ਤੋਂ ਵੱਧ ਹੋਰ ਕਿਤੇ ਨਹੀਂ ਮਿਲ ਸਕਦੀ। ਇੱਥੇ ਤੁਸੀਂ ਲਾਲ ਕਿਲਾ, ਕੁਤਬ ਮਿਨਾਰ ਅਤੇ ਸੋਹਣੇ ਸੋਹਣੇ ਗੁਰਦੁਆਰੇ ਵੇਖ ਸਕਦੇ ਹੋ। ਜੇ ਅਸੀ ਗੁਰਦੁਆਰਿਆਂ ਦੀ ਗੱਲ ਕੀਤੇ ਅਤੇ ਅਸੀਂ ਗੁਰਦੁਆਰਾ ਬੰਗਲਾ ਸਾਹਿਬ, ਗੁਰਦੁਆਰਾ ਸ਼ੀਸ਼ ਗੰਜ਼ ਸਾਹਿਬ ਅਤੇ ਹੋਰ ਵੀ ਬਹੁਤ ਸਾਰੇ ਗੁਰਦੁਆਰੇ ਵੇਖ ਸਕਦੇ ਹਾਂ। ਇੱਥੇ ਭਾਰੀ ਭਰਕਮ ਵਿੱਚ ਲੋਕ ਵੇਖਣ ਆਉਂਦੇ ਹਨ। ਅਤੇ ਇਹ ਵੀ ਦਿੱਲੀ ਦਾ ਦਿਲ ਬਣ ਚੁੱਕਿਆ ਹੈ। ਅਸੀਂ ਸਫਦਰਜ਼ੰਗ ਕਿਲਾ ਵੀ ਦੇਖ ਸਕਦੇ ਹਾਂ। ਲਾਲ ਕਿਲਾ ਜਿੱਥੇ ਦੀ ਆਜ਼ਾਦੀ ਦਾ ਪਹਿਲਾ ਤਿਰੰਗਾ ਝੰਡਾ ਲਹਿਰਾਇਆ ਗਿਆ ਸੀ। ਇਸਦੇ ਖੱਬੇ ਪਾਸੇ ਨੂੰ ਅਸੀਂ ਜਾਮਾ ਮਸਜ਼ਿਦ ਵੀ ਦੇਖ ਸਕਦੇ ਹਾਂ। ਜਿੱਥੇ ਹਜ਼ਾਰਾਂ ਮੁਸਲਮਾਨ ਇਕੱਠੇ ਬੈਠ ਕੇ ਨਵਾਜ਼ ਪੜ੍ਹਦੇ ਹਨ। ਕਸ਼ਮੀਰੀ ਗੇਟ ਵਿੱਚ ਖੂਨੀ ਦਰਵਾਜ਼ਾ ਹੈ। ਜਿੱਥੇ ਅਨੇਕਾਂ ਭਾਰਤੀ ਸੁਤੰਤਰਤਾ ਸੈਨਾਨੀਆਂ ਨੂੰ ਫਾਂਸੀ ਉੱਤੇ ਚੜ੍ਹਾਇਆ ਗਿਆ ਸੀ। ਅੱਜ ਦਿੱਲੀ ਦਾ ਪਸਾਰਾ ਐਨਾ ਹੋ ਚੁੱਕਿਆ ਹੈ ਕਿ ਸਰਕਾਰ ਨੇ ਇਸਨੂੰ ਹਿੱਸਿਆਂ ਵਿੱਚ ਇਹਨੂੰ ਦੋ ਹਿੱਸਿਆਂ ਵਿੱਚ ਵੰਡਿਆ ਹੋਇਆ ਹੈ। ਇੱਕ ਹਿੱਸਾ ਪੁਰਾਣੀ ਦਿੱਲੀ ਨਾਂ ਨਾਲ ਜਾਣਿਆ ਜਾਂਦਾ ਹੈ। ਅਤੇ ਦੂਜਾ ਪਾਸਾ ਨਵੀਂ ਦਿੱਲੀ ਦੇ ਨਾਂ ਨਾਲ ਜਾਣਿਆ ਜਾਂਦਾ ਹੈ। ਉਹ ਸਮਾਂ ਦੂਰ ਨਹੀਂ ਜਦੋਂ ਇਹ ਦਿੱਲੀ ਆਪਣੇ ਨਾਲ ਦੂਜਿਆਂ ਨੂੰ ਆਪਣੇ ਅੰਦਰ ਸਮਾ ਲਵੇਗੀ। ਇਹ ਦਿੱਲੀ ਪੂਰੇ ਭਾਰਤ ਵਿੱਚ ਸਭਂ ਤੋਂ ਮਸ਼ਹੂਰ ਜਗ੍ਹਾ ਬਣ ਸਕਦੀ ਹੈ। ਇਹਨਾ ਤੋਂ ਅਸੀਂ ਜੇ ਵੇਖੀਏ ਇਹਨਾ ਬਹੁਤ ਜਗ੍ਹਾ ਪਿਕਨਿਕਾਂ ਸਪਾਟਾਂ ਨਹੀਂ ਹਨ। ਤੁਸੀਂ ਕਿਤੇ ਵੀ ਜਾ ਸਕਦੇ ਹੋ। ਲੋਕੀ ਕਾਰੋਬਾਰ ਲਈ ਵੀ ਇੱਥੇ ਆਉਣੇ ਲੱਗੇ ਹੈ। ਨਏ ਨਏ businessmen ਵੀ ਦਿੱਲੀ ਵਿੱਚ ਕਾਰੋਬਾਰ ਸੈੱਟ ਕਰਨਾ ਚਾਹੁੰਦੇ ਹਨ। ਦਿੱਲੀ ਇੱਕ ਬਹੁਤ ਵੱਡੀ ਸ਼ੈਅ ਬਣ ਚੁੱਕਿਆ ਹੈ। ਇਹ ਸਾਡੀ ਰਾਜਧਾਨੀ ਤੇ ਹੈ ਹੀ ਹੈ। ਬਲਕਿ ਇਸਨੂੰ ਮਹਾਂਨਗਰ ਕੇ ਨਾਮ ਤੋਂ ਵੀ ਜਾਣਾ ਜਾਂਦਾ ਹੈ। ਸਾਨੂੰ ਸਭ ਨੂੰ ਪਤਾ ਤੇ ਹੀ ਹੈ ਦਿੱਲੀ ਦਿਲ ਵਾਲੋ ਕਾ ਸ਼ਹਿਰ ਵੀ ਕਹਾ ਜਾਤਾ ਹੈ। ਦਿੱਲੀ ਸਾਡੇ ਲਈ ਬਹੁਤ ਜ਼ਰੂਰੀ ਜਗ੍ਹਾ ਬਣ ਚੁੱਕੀ ਹੈ। ਅੱਜ ਦਿੱਲੀ ਦਾ ਪਸਾਰਾ ਐਨਾ ਹੋ ਚੁੱਕਿਆਂ ਹੈ ਕਿ ਸਰਕਾਰ ਨੇ ਇਸਨੂੰ ਦੋ ਹਿੱਸਿਆਂ ਵਿੱਚ ਵੰਡ ਦਿੱਤਾ ਹੈ। ਦਿੱਲੀ ਦਿਲ ਵਾਲੋ ਦੀ ਦਿੱਲੀ ਹੈ। ਤੁਸੀਂ ਦਿੱਲੀ ਵਿਚ ਆ ਸਕਦੇ ਹਨ।